ਜੇੜੀ ਆ ਸਾਜੇ ਪਾਸੇ ਆ ਤੇ ਸਜੇ ਪਾਸੇ ਤੇ ਬੜੀ ਤੰਗ ਤਾਂ ਮੈ ਡਰਦੀ ਨੇ ਦੱਸਿਆ, ਹਮ ਹੋਰ ਚਾਚੀ ਤੂ ਸੁਨਾ ਹੋਰ ਕੀ,

ਚਾਚੀ ਘੀਗੇ ਗੱਲ ਪੈ ਗੀ ਦੋ ਮੀਨੇ ਹੋ ਚੱਲੇ, ਕੋਮਲ ਦੀ ਸੱਸ ਵੇਚਾਰੀ ਦੋ ਤੀਨ ਮੀਨੇ ਤੇਰੇ ਵਾਂਗੂ ਜੋ ਅੜੀ ਜੋ ਅੜੀ ਵੇਚਰੇ ਪਠਾਨਕੋਟ ਜਾਣਾ ਓਦਾ ਬੀਪੀ ਵੱਧ ਜਾਣਾ ਫੇਰ ਮੂਡ ਕੇ ਆਉਣਾ ਫੇਰ ਓਨੇ ਜਾਣਾ ਫੇਰ ਮੂਡ ਕੇ ਆਉਣਾ, ਨਾਲ ਪਰਾਉਣੇ ਨੇ ਦਿਹਾੜੀਆਂ ਭਨਣੀਆ ਨਾਲੇ ਭੁਖਣ ਭਾਣੇ ਵਿਚਾਰੇ ਨੇ ਸਵੇਰ ਤੋਂ ਜਾਣਾ ਤੇ ਕਿਧਰੇ ਸਾਰਾ ਦਿਨ ਲੰਘ ਜਾਣਾ,

ਓਹ ਦਿਵਾਈ ਜੀ ਦੇਤੀ ਉਨੇ ਧੜਕਨ ਦੀ, ਅੱਗੇ ਬੈਠੀ ਬੈਠੀ ਛਿੜ ਪੈਂਦੀ ਹੁੰਦੀ ਸੀ ਹਮ , ਹਾਂ ਦਿਵਾਈ ਵਧੀਆ ਦਿੱਤੀਓ ਆਹੋ ਦਿਵਾਈ , ਅੱਗੇ ਬੈਠੀ ਬੈਠੀ ਨੂੰ ਜਦੋਂ ਜੀ ਕਰੇ ਚਾਚੀ ਸਾਰੇ ਚੱਲ ਜਾਣੇ ਧੜਕਨ ਸੀੜ ਪੈਣੀ,

ਹਾਂ ਜੇੜੀ ਮਗਰਲੀ ਦਿਵਾਈ ਦਿੱਤੀ ਏ ਨਾਂ ਹਾਂ ਏਦੇ ਨਾਂ ਉਦਾ ਰਮਾਂਨ ਏ ਮੈਂਨੂੰ, ਇਹ ਜਦੋਂ ਹੋ ਜਾਂਦੀ ਨਾਂ ਗੈਸ ਓਦੇ ਨਾਲ ਧੜਕਨ ਵੱਧ ਜਾਂਦੀ ਕੋਈ ਪਰਵਾ ਮੈਂਨੂੰ ਹੁੰਦੀ, ਕੀ ਪਤਾ ਕੜੀ ਗੈਸ ਹੋਈ ਕੀ ਨਹੀਂ ਸਮਝ ਨੀ ਕੋਈ ਲੱਗਦੀ ਗੈਸ,

ਇਹ ਦਿਵਾਇਆ ਨਾਲ ਹੀ ਹੋ ਜਾਂਦੀ ਗੈਸ ਭੈਣੇ, ਜਦੋਂ ਦੁਖ ਨਿਕਲਣਾ ਉਦੋਂ ਪਤਾ ਹੀ ਨੀ ਲੱਗਦਾ ਕਿਹੜਾ ਕਿਹੜਾ ਵਿੱਚ ਆ ਜਾਣਾ ਕਿਹੜਾ ਨਈ ਆ ਹਾਰਟ ਦੀ ਤੇ ਮੈਂਨੂੰ ਪਤਾ ਈ ਨੀ ਭੇਈ ਮੈਂਨੂੰ ਹਾਰਟ ਦੀ ਵੀ ਬਿਮਾਰੀ ਹਾਂ, ਹ੍ਹ ਓਹ ਤੇ ਓਖਾਂ ਏ ਕਈ ਦੁਖ ਨੀਕਲ ਆਂਦੇ , ਸਰਕਾਰੀ ਆਲਿਆ ਤਾਂ ਬੜਾ ਡਰਾਤਾ ਹੀ ਰਾਵੀ ਨਾਂ ਪਰੇ ਪਰੇ ਹੋਕੇ ਰੋਂਦੀ ਹੀ ਤੇ ਮੀਨੂੰ ਨੀ ਹੀ ਦੱਸਦੀ,

ਆਹੋ ਭਈ ਪੱਲਕ ਨੂੰ ਮੇਰੀ ਮਾ ਟੈਂਸ਼ਨ ਨਾਂ ਲੇਲੇ ਮੇਲੇਆ ਮੈਂਨੂੰ ਪਤਾ ਤਾਂ ਲੱਗ ਈ ਗਿਆ ਤੇ, ਬੰਦਾ ਤਗੜਾ ਦਿੱਲ ਰੱਖੇ ਨਾਂ ਆਪਣਾ ਤਾਂ ਕੋਈ ਨੀ ਹੋਨਸਲਾ ਨੀ ਹਾਰੇ ਨਾਂ,

ਜਦੋਂ ਔਪਰੇਸ਼ਨ ਤੇ ਜਾਣਾ ਹਾ ਨਾਂ, ਉਦੋਂ ਟੈਂਸ਼ਨ ਨਾਂ ਲਵੀ ਵਿਲਕੂਲ ਨਾਂ ਹਮ ਮੈਂਨੂੰ ਵੇਖ ਲੈ ਕਹਿੰਦਿਆ ਹੀ ਓਥੇ ਮੇਰਾ ਜਦੋਂ ਹੋਏਆ ਹੀ ਮਾਤਾ ਤੂ ਟੈਂਸ਼ਨ ਨਾਂ ਲਵੀ, ਮੈਕੇਆ ਭੇਈ ਮਾਤਾ ਦਾ ਨਾਂ ਤੁਹੀ ਫਿਕਰ ਤੁਹੀ ਮਾਤਾ ਨੂੰ ਮੈਕੇਆ ਦਲੇਰ ਵਾਂ ਕੋਈ ਗੱਲ ਨੀ ਮੈਕਿਆ, ਟੈਂਸ਼ਨ ਕਾਦੀ ਆ ਜਦੋਂ ਫਿਰ ਕਰਨਾ ਹੀ ਆ ਤੇ ਫਿਰ, ਨਾਲ ਬੜਿਆ ਬੜਿਆ ਦੇ ਹੋ ਜਾਂਦੇ ਇਹ ਤਾਂ ਇੱਕੋ ਨਾਲੀ ਆ, ਦੁਖ ਨੀਕਲ ਜੇ ਇਹ ਇਹ ਦੁਖ, ਪ੍ਰੇਸ਼ਨਾ ਉਪਰੇਸ਼ਨਾ ਦਾ ਹੁਣ ਤਾਂ ਕੋਈ ਗੱਲ ਹੀ ਨੀ ਏਡੀ ਬਡੀ ਦੁਆਇਆ ਅਗਲੇ ਏਨੀਆ ਵਧੀਆ ਦੇ ਦਿੰਦੇ ਚੱਟ ਰਮਾਨ ਆ ਜਾਂਦਾ, ਹਮ ਕਰਮਾ ਦੀ ਗੱਲ ਏ ਭੈਣਜੀ ਜੱਸ ਨੂੰ ਰਾਤੀ ਪੀੜ ਤੇ ਅਗਲੇ ਦਿਨ ਓਹ ਲੈ ਗਏ ਸਵੇਰੇ ਤੇ ਉੱਤੋਂ ਅਗਲੇ ਦਿਨ ਪ੍ਰੇਸ਼ਨ ਹੋ ਗਿਆ, ਮੇਰੀ ਤਾਂ ਨਾਂ ਕੀਤੇ ਉਂਝ ਇੱਕ ਤਰਾਂ ਕਿਸਮਿਤ ਲੱਗ ਗੀ ਹੀ ਹਮ ਹੋਰ ਕੀ, ਹਮ ਏ ਤੇ ਕਹਿੰਦੀ ਓਥੇ ਬੂਆ ਦਾ ਬਤੀਆ ਲੱਗਾ ਵਾਂ ਸਾਨੂੰ ਚੱਟ ਹੀ ਓਹ ਅੰਦਰ ਲੈ ਜਾਂਦਾ ਚੱਟ ਸਾਡਾ, ਕਮ ਆ ਕਰਤਾ ਆ ਕਰ ਦਿੰਦਾ ਆ ਕਰ ਦਿੰਦਾ,

ਆ ਸਾਡਾ ਤਾਂ ਭਾਈ ਤੇਲ ਵੀ ਨਹੀਂ ਭਲਾ ਬਲਨਡੀਆ ਅਸੀਂ ਤਾਂ ਚਾਚੀ ਸ਼ੁਦਾਈ ਹੋ ਗਏ, ਜੀਨੇ ਕ ਮੇਰੇ ਪ੍ਰੇਸ਼ਨ ਤੇ ਪੈਸੇ ਲੱਗਣੇ ਉੱਤੋਂ ਜਾਦਾ ਮੈ ਜਾੜਨੇਤ ਹੋਣਾ, ਹੱਥ ਪਲੇ ਨੀ ਕੁਝ ਲੱਗਡਿਆ ਸੀਤਾਂ ਨੇ ਹੁਣ ਮੈਂਨੂੰ ਫੋਨ ਕੀਤਾ ਭੇਈ ਭਾਭੀ ਪੰਜ ਹਜ਼ਾਰ ਰੁਪਿਆ ਲੇਜ ਮੈਕੇਆ ਜੇ ਪੰਜ ਦੇਣਾ ਤਾਂ ਓਹਬੀ ਰਹਿਣ ਦੇ ਪੰਜ ਨਾਲ ਮੈਕੇਆ ਕੇੜਾ ਮੈਕਹੇਆ ਮੇਰਾ ਲੰਘ ਜਾਣਾ ਕੰਮ,

ਕਿਹ ਦੇਣੇ ਤਾਂ ਵੀਹ ਹਜ਼ਾਰ ਰੁਪਿਆ ਦੇ ਇਕੱਠਾ ਜੇੜਾ ਮੇਰਾ ਪ੍ਰੇਸ਼ਨ ਹੋ ਜੇ, ਵੀਹ ਓਹ ਤਾਂ ਪੰਜ ਦੇ ਰਹੀ ਦੱਸ ਵੀ ਨੀ ਮਾਨਣਦੀ ਮੈਲਿਆ ਚੱਲ ਦੱਸ ਦੇ ਦੁਗੀ ਤਾਂ ਪੰਜ ਰਾਵੀ ਨੇ ਦੇ ਦੇਣੇ ਕੁਝ ਮੁਂਡੇ ਨੇ ਪਾ ਪੂ ਦੇਣੇ ਤੇ ਚੱਲ ਮੈਆ, ਆਂਦੇ ਚਲਾਂਦੇ ਪੂਰੇ ਹੋ ਜਾਣੇ,

ਇੱਕ ਵਾਰ ਦੁਖ ਨੀਕਲ ਗਿਆ ਤਾਂ ਫੇਰ ਨੀ ਲਈਦੀ ਤੂ, ਪੰਦਰਾਂ ਕ ਹਜ਼ਾਰ ਚਾਚੀ ਜਮਾਂ ਹੋ ਗਏਆ ਤਾਂ ਦੱਸ ਇਹਤਰਾਂ ਪਾ ਲਾ ਕੇ ਹੋ ਜਾਣਾ ਜਿਸਦਿਨ ਨੂੰ ਛੁੱਟੀ ਮਿਲਣੀ ਹੋਰ ਕੀ, ਹੋਰ ਹੋ ਜਾਂਦਾ ਵਧੇਰਾ ਪੈਹਾ ਲੱਗ ਜਾਂਦਾ ਹੋਰ,

ਉਦੋਂ ਭਲੇ ਸਮੇ ਸੀ ਤਾਂ ਸਾਡਾ ਕਿੰਨਾ ਪੈਹਾ ਲੱਗ ਗਿਆ ਸੀ ਤਾਂ ਅੱਜ ਭਲੇ ਸਮੇ ਕੀਥੇ ਰਹਿ, ਕਰਵਾਉਣਾ ਪੈਣ ਤੂ ਰੱਬ ਦਾ ਨਾਂ ਲੈਕੇ ਪ੍ਰੇਸ਼ਨ ਕਰਾ ਸਾਰਾ ਕੁੱਛ ਠੀਕ ਹੋ ਜਾਣਾ, ਹੁਣ ਮੈਂਨੂੰ ਤਾਂ ਤਰਸੀ ਆਂਦੀ ਭੇਈ ਓਥੇ ਚੱਲ ਜਾ ਜਿੱਥੇ ਮੈ ਗਈ ਹਾਂ ਗੀ, ਤੈਨੂੰ ਤੇ ਮੈ ਕਿਹਾ ਭੇਈ ਜਿੱਥੋਂ ਸਾਡੀ ਕੋਮਲ ਦੀ ਸੱਸ ਨੇ ਇਨਾਂ ਓੱਖਾ ਤਲੇ ਵਾਲਾਂ ਪ੍ਰੇਸ਼ਨ ਸੀ ਓਥੋਂ ਕਰ ਲੈਂਦੀ ਨਾਂ ਤੇ ਤੇਰਾ ਵਧੀਆ ਰਿਹ ਜਾਣਾ ਸੀ, ਭੈਣੇ ਮੈ ਪੁੱਛਿਆ ਸੀ ਅਜੇ ਏਨੁ, ਅੱਜੇ ਕਹਿੰਦਾ ਤੀਹ ਹਜ਼ਾਰ ਚਾਚੀ ਪੂਰਾ ਤੀਹ ਓਹਨਾਂ ਤੀਹ ਹਜ਼ਾਰ ਰੁਪਿਆ ਲਿਆ ਪਰ,

ਤੇ ਕਿਆਰ ਬੱਬੀ ਵੀ ਬੜੀ ਕਰਦਾ ਓਹ, ਆ ਦੇਖ ਲੈ ਮੀਨਾ ਹੋ ਗਿਆ ਏ ਓਪਰੇਸ਼ਨ ਕਰਾਏ ਨੂੰ ਤੇ ਅਗਲੀ ਰੋਟੀ ਪਾਣੀ ਪੂਰਾ ਕਮ ਮਗਰੋਂ ਬਣਾਂਦੀ, ਹ ਹ ਓਹ ਅਹੀ ਨੀ ਭੈਣੋ ਅਹੀ ਤਾਂ ਆਉਂਦੇ ਡਿਹ ਪਏ ਕਰਨ,

ਆਉਂਦੇ ਡਿਹ ਪਏ ਹੈ ਕਰਨ ਓਥੇ ਟੀਕੇ ਵਧੀਆ ਤੋਂ ਵਧੀਆ ਲੈ ਲੈਂਦੇ ਓਥੇ, ਚੱਲ ਇੱਥੇ ਇਹ ਆ ਨਾਂ ਭੇਈ ਲਾਗੇ ਆ ਲਾਗੇ ਵੀਹ ਸਹੂਲਤਾ ਹੋ ਜਾਂਦੀਆ,

ਕੱਲ ਵੇਖਣਾ ਸਾਰ ਹੀ ਕੀਤੇ ਡੋਹ ਮੀਲ ਲੱਗ ਜਾਏ ਭੈਣਜੀ, ਨੀ ਚੁੱਪ ਕਰਾਕੇ ਇੱਥੇ ਹੀ ਕਰਵਾਲੀ ਹੁਣ ਅਵੇ ਨਾਂ ਖੱਜਲ ਖਰਾਬ ਹੋ, ਵਧੀਆ ਵਾਂ ਜੇ ਨਾਂ ਹੋ ਤਾਂ ਫੇਰ ਚੱਲ ਜੀ ਓਥੇ ਕੁਝ ਨੀ ਹੁੰਦਾ ਅਜੇ ਨੂੰ ਨਾਲ ਲੇਲੀ,

ਨੀ ਇੱਥੇ ਚੰਗਾ ਵਾਂ ਲਾਗੇ ਇੱਥੇ ਤੇਰੀ ਕੁੜੀ ਲਾਗੇ ਰਹੁਗੀ ਰਾਤ ਨੂੰ ਕਦੀ ਕਰ, ਜਵਾਈ ਆ ਗਿਆ ਲਾਗੇ ਕਦੀ ਕੁੱਛ ਤੇ ਰੋਟੀ ਪਾਣੀ ਵੀ ਇੱਥੇ ਤੇਰਾ ਲਾਗੇ ਚੱਲਦਾ ਰਹੁਗਾ, ਇੱਥੇ ਤਾਂ ਹੋ ਜਾਣਾ ਲਾਗੇ ਤਾਂ ਹੋ ਜਾਣਾ ਜਾਂ ਵਾਲਾਂ ਹੋ ਜਾਣਾ ਆਣ ਵਾਲਾਂ ਹੋ ਜਾਣਾ, ਆਹੋ ਜੇ ਤੇ ਸੀਤਾਂ ਨੇ ਦੱਸ ਦੇਤਾ ਫੇਰ ਤਾਂ ਏਥੋਂ ਕਰਵਾ ਲੈਣਾ,

ਹਮ ਸਰ ਜਾਣਾ ਕੋਈ ਗੱਲ ਨੀ, ਰੱਬ ਦਾ ਨਾਂ ਲੈ ਤੇ ਚੱਲ ਚੁੱਪ ਕਰਕੇ ਤੇ ਏਥੇ ਕਰਵਾਲੇ ਹੁਣ ਏਨੁ ਦੁਖ ਦਾ ਪਤਾ ਲੱਗ ਗਿਆ ਵਾਂ ਏਡੀ,

ਨਹੀਂ ਡਾਕਟਰ ਬੱਬੀ ਸਿਆਣਾ ਵਾਂ MBBS ਡਾਕਟਰ ਏਨੂੰ ਕਹਿੰਦੇ ਏ

ਡਾਕਟਰ ਇਹ ਏ ਵਧੀਆ ਕੋਰਸ ਕੀਤਾ ਨੇ ਅਗਲੇ ਨੇ,

ਓਹ ਤਾਂ ਅਜੇ ਹੱਥ ਨੀ ਲਾਉਂਦੀ ਮੈ ਤੇ ਫੇਰ ਇਹ ਵੀ ਗੱਲ ਕਹਿਤੀ ਬਿਆਜੀ ਇਹ ਮੀਨੂੰ ਬਿਆਜ ਨੀ ਨਾਂ ਲਾਉਂਦਿਆ,

ਤੇ ਮੈਕੇਆ ਤੂ ਮੈਂਨੂੰ ਪੰਜ ਕੋਲੋਂ ਦੇਦੇ ਤੇ ਪੰਜ ਮੈਂਨੂੰ ਕਿਸੇ ਕੋਲੋਂ ਫੜ ਦੇ ਬਿਆਜੀ ਤੇ ਮੈ ਕੇੜਾ ਮੂਡ ਕੇ ਦੇਣਾ ਏਨੁ ਬਿਆਜ ਲੈ ਵੀ ਲਉ ਤਾਂ ਆਪਣੀ ਜਾਂ ਨਾਲੋਂ ਕੀ ਚੰਗਾ, ਹਮ ਜਾਂਨ ਹੋਈ ਤਾਂ ਸੱਭ ਕੁਝ ਹੋਏਆ ਜਾਂ ਨਾਂ ਹੋਈ ਤਾਂ ਕੀ ਕਰਨ ਪੈਹੇ ਨੂੰ, ਫੇਰ ਮੁੰਡਾ ਪਾਉ ਇੱਕ ਦੋ ਬਰਾਤ ਫੇਰ ਇਹਦੇ ਲਾਦੀਗੀ ਪਹਿਲਾਂ,

ਹੋਰ ਹੋਰ ਠੀਕ ਠਾਕ ਤੂ ਸੁਨਾਂ, ਹੋਰ ਚਾਚੀ ਕੀ ਬਨਣ ਡੇਆ ਕੁੱਛ ਵੀ ਨੀ ਵਹਲੇ ਬੈਠੇ ਆ ਬਣਨਾ ਕੀ ਏ, ਨੀਲਮ ਆਗੀ ਏ, ਨਹੀਂ ਅਜੇ ਕਿੱਥੇ ਆਈ ਸਵੇਰੇ ਫੋਨ ਕੀਤਾ ਕਹਿੰਦੀ ਚਾਏ ਵੇਖੂਗੀ ਆਹ ਚਾਏ ਸਵੇਰੇ ਆਉਗੀ, ਨੀਲਮ ਤੇ ਲਮੀ ਪਈ, ਓਹ ਤੇ ਲਮੇ ਲੇਖੈ ਆਉਂਦੀ ਓਨੁ, ਪਤਾ ਚੱਲ ਮੁਂਡੇ ਨੂੰ ਛੁੱਟਿਆ ਨੇ ਕੀਤੀ ਤੈਨੂੰ ਪਤਾ ਚੱਲਜੇ ਆਪਣੀ ਮਰਜੀ ਨਾਲ ਆਉਂਦੀ, ਆਹੋ ਭਾਵੇ ਛਿਟਿਆ ਹੋਣ ਤੇ ਭਏ ਨਾਂ ਹੋਣ ਹੁਣ ਤੇ ਛੁੱਟਿਆ, ਅਹਹ ਹੁਣ ਤੇ ਬਹਾਨਾ ਛੁੱਟਿਆ ਦਾ ਨਾਂਲੈ ਹੁਣ ਤੇ ਬਹਾਨਾ ਮੁਂਡੇ ਦਾ ਭਈ ਮੁੰਡਾ ਮੇਰੇ ਨਾਲ ਵਾਂ ਅੱਗੇ ਕਿਹੜਾ ਮੁੰਡਾ ਨਾਲ ਹੁੰਦਾ ਹੀ ਜੇੜੀ ਰਹਿੰਦੀ ਹੁੰਦੀ ਹੀ, ਆਹੋ ਮੁੰਡਾ ਅੱਗੇ ਵੀ ਇੱਥੇ ਹੁੰਦਾ ਤੇ ਰਿਹ ਪੈਂਦੀ ਹੁੰਦੀ ਹੀ ਓਹ, ਅਹ ਓਨੁ ਕੇਹੜੀ ਮੁੰਡੇ ਦੀ ਪਰਵਾ ਹੁੰਦੀ, ਏਕਤਾ ਤਾਂ ਮੁੰਡੇ ਨੇ ਖੜਿਆ ਮੈਂਨੂੰ ਬਾਂਡੇ ਨੇ ਖੜਿਆ , ਆ ਮੁੰਡੇ ਨੇ ਖੜਿਆ ਵੱਧੋ ਵਧੀ ਚੱਲ ਸਰਦੇ ਦੀ ਗੱਲ ਵਾਂ ਓਨੁ ਪਤਾ ਮਗਰ ਸਰਦਾ ਵਾਂ,

ਜਿਦਾ ਨਾਂ ਸਰੈ ਓਹ ਜਾਂਦਾ, ਨਹੀਂ ਆ ਜਾਣਾ ਓਹ ਅੱਜ ਨਾਂ ਆਈ ਤਾਂ ਭਲਕੇ ਆਊ ਪਰਸੋਂ ਮੁੰਡੇ ਦਾ ਜਨਮਦਿਨ ਵਾ,

ਐਤਵਾਰ ਹੁਣ ਐਤਵਾਰ ਰੱਖਣ ਡੇਇ ਆ ਜਾਣਾ, ਆਹੋ ਨਹੀਂ ਸ਼ਨਿਚਰਵਾਰ ਹੀ ਆ ਜਾਣਾ ਓਨੇ ਚਾਏ ਅੱਜ ਹੀ ਭਾਏ ਸਾਮਾ ਨੂੰ ਆਜੇ,

ਠੀਕ ਠਾਕ, ਠੀਕ ਆ ਅਸੀ ਵੀ ਤੂ ਸੁਨਾਂ ਤੂ ਆਪਣਾ,

ਆਂਦਾ ਰਾਜ ਦਾ ਫੋਨ,

ਹੋਰ ਭਾਅ ਖਾ ਲਈ ਰੋਟੀ ਰਾਟੀ ਕਿ ਨਹੀਂ ਹਜੇ ਰੋਟੀ ਯਾਰ ਮੈਂ ਕਿਹਾ ਵਾ ਉਹਨੂੰ ਬਣਾ ਹੈਂ, ਕੁੜੀਆਂ ਨੂੰ ਮੈਂ ਕਿਹਾ ਵਾ ਬਣਾ ਦੇ

ਅਤੇ ਕੱਲ੍ਹ ਦਾ ਚੁੱਲ੍ਹਾ ਨਹੀਂ ਬਲਿਆ ਸਾਡੇ ਘਰ

ਬੱਕਰੀ ਦਾ ਦੁੱਖ ਲੱਗਾ ਵਾ ਭਾਅ, ਕੋਈ ਨਹੀਂ ਰੋਟੀ ਪਾਣੀ ਥੋੜਾ ਛੱਡ ਦੇਈ ਦਾ, ਫੇਰ ਕੀ ਹੈ, ਬੱਕਰੀਆਂ ਕਈ ਆਈਆਂ, ਕਈ ਗਈਆਂ ਉਹ ਮੈਂ ਰੋਟੀ ਭਰਾਵਾ ਛੱਡੀ ਨੀਗੀ, ਇਹਨਾ ਬਣਾਈ ਨੀਗੀ

ਮੈਂ ਥੋੜ੍ਹੀ ਛੱਡੀ ਰੋਟੀ, ਰੋਟੀ ਤਾਂ ਖਾਣੀ ਹੈ, ਬਣਾਵੇ ਕੋਈ ਤਾਂ ਖਾਵਾਂ ਮੈਂ

ਮੈਂ ਸਵੇਰ ਕੱਲ ਕੱਲ ਦਾ ਹਿਸਾਬ ਲਾ ਲਾ ਬਈ ਦੋ ਚਾਰ ਹਜ਼ਾਰ ਦਾ ਲਾ ਬੈਠਾ ਵਾਂ

ਕਰੋ ਨਹੀਂ, ਚੁੱਕਦਾ ਨਹੀਂ ਮੈਨੂੰ, ਹੈਂ ਹੂੰ ਭਾਗ ਨੂੰ ਪੁੱਛ ਲਾ ਕੀ ਕਹਿੰਦਾ ਵਾ ਤੁਹਾਡੀ ਗਲੀ ਆਲੇ ਦੋਵੇਂ ਮਾਂ ਪੁੱਤ ਕਰਦੇ ਕੀ ਫਿਰਦੇ ਹੈ

ਮੈਂ ਕੀ ਦੱਸਾਂ ਨਾਲੇ ਹੁਣ ਲੰਬੇ

ਇਹ ਬੂਟੇ ਕੀ ਦੁਕਾਨ ਤੇ ਬੜਾ ਜਾਂਦੀ ਹੈ

ਦੀ ਦੁਕਾਨ ਤੇ ਬੜਾ ਜਾਂਦੀ ਹੈ, ਮੈਨੂੰ ਲੱਗਦਾ ਕਿਤੇ ਬੂਟੇ ਨੂੰ ਨਾ ਦੇ ਦਿੱਤੀ ਹੋੇਵੇ ਬੱਕਰੀ ਨਹੀਂ ਉਹਦੇ ਨਾਲ ਕਿਤੇ, ਮਨ ਉਹਦੇ ਨਾਲ ਨਾ ਹੱਥ ਰਲੇ ਹੋਣ, ਵਾਕਿਆ ਹੀ ਬੜਾ ਬੇਚਾਰਾ ਕਲਪਣ ਡਿਆ, ਕਿ ਇਹ ਤਾਂ ਬੱਕਰੀ ਬੱਕਰੀ ਲੈ ਆਉਂਦੇ, ਮੇਰੇ ਹਿਸਾਬ ਨਾਲ ਰੋਟੀ ਵੀ ਨਹੀਂ ਖਾਧੀ ਲੱਗਦਾ।

ਇਹ ਜਾਂਦੀ ਆ ਬੂਟੇ ਕੀ ਦੁਕਾਨ ਵੱਲ ਅਤੇ ਮੈਨੂੰ ਲੱਗਦਾ ਬਈ ਉਹ ਜਿਹੜੀ ਬੂਟੇ ਕੇ ਬਾਹਰ ਕੁੱਤੀ ਬੈਠੀ ਹੈ ਨਾ

ਚੱਲੋ ਮਨ ਉਹਨੂੰ ਖਵਾ ਲਈ ਹੋਊਗੀ

ਉਹਨੂੰ ਖਵਾ ਲਈ ਹੋਊਗੀ ਮਨ ਜਿਹੜੇ ਹਿਸਾਬ ਨਾਲ ਭਾਅ ਤਾਂ ਵਾ ਮੇਰੀ ਬੱਕਰੀ ਚੋਰੀ ਹੋ ਗਈ ਹੈ ਉਹ ਜਿਹੜੀ ਕੁੱਤੀ ਨਹੀਂ ਰੱਖੀ ਉਹਨਾ ਸਿਲਕੀ ਬੂਟੇ ਹੁਣਾਂ

ਅਹ ਤੂੰ ਤੇ ਰਮਨ, ਚੱਲ ਕੁੱਤੀਆਂ ਦੇ ਨਾਮ ਵੀ ਮਮਨ ਪਾ ਦਿਉ ਹੁਣ ਤੁਸੀਂ

ਨਹੀਂ ਤੇ ਜੋ ਆਹ ਜਿਦਾਂ ਹੁਣ ਟੱਬਰ ਚ ਜਿਹੜਾ ਜੀਅ ਆਉਂਦਾ ਵਾ ਉਹ ਬੱਚਿਆਂ ਚੋਂ ਗਿਣਿਆ ਜਾਣਾ ਭਊ

ਆਹੋ ਜਿਦਾਂ ਹੁਣ

ਬਈ ਇਹਦਾ ਮਤਲਬ ਮੇਰੀ ਬੱਕਰੀ ਨੂੰ ਬੱਚਾ ਨਹੀਂ ਸਮਝਦੇ। ਆਹੋ ਗੱਲ ਵੇਖ ਇਹਨੂੰ ਇਹ ਗੱਲ ਪੁੱਛ ਨਾ ਬਈ ਵਾਕਿਆ ਹੀ ਇਹ ਗੱਲ ਠੀਕ ਹੈ ਜਾਂ ਇਹ ਚ ਵੀ ਕਾਣੋ ਹੋਊਗੀ ਫੇਰ

ਇਹ ਖਨੀ, ਇਹ ਤਾ ਨਹੀਂ ਰਲ ਗਈ ਕਿਤੇ ਬੱਕਰੀ ਚੁੱਕਣ ਤੇ

ਆਉਂਦੀ ਤਾਂ ਇੱਧਰ ਹੀ ਹੈ ਜੇ ਉਹਨੂੰ ਲੱਗ ਗਿਆ ਨਾ ਵਾਲਾ ਪਤਾ

ਮੈਂ ਸਿੱਧਾ ਹੀ ਜਾ ਕੇ ਆਹ ਸਮਾਨ ਲੈ ਕੇ ਅਤੇ ਪੇਸ਼ ਹੋ ਜਾਣਾ ਮੈਂ ਕਹਿਣਾ ਮੈਂ ਉੱਧਰੋ ਂਲੈ ਕੇ ਆਇਆਂ

ਤੈਨੂੰ ਪਤਾ ਬਈ ਮੈਨੂੰ ਕੋਈ ਫਰਕ ਨਹੀਂ ਪੈਣਾ

ਪਿੰਡੋਂ ਲਿਆ ਕੇ ਰੱਖਿਆ ਵਾ ਉਹ ਮਗਰੋਂ ਇਹਨੇ ਵੇਚ ਵੇ ਦੇਣਾ ਅਤੇ ਜਿਹਨੇ ਨਾਲ ਹੋਇਆ ਨਾ ਉਹ ਮੈਂ ਰਗੜ ਦੇਣਾ ਆਹ ਹਾ ਹਾ ਹਾ ਹਾ ਹਾ ਕੰਮ ਫੇਰ ਖਤਮ ਵਾਹਵਾ ਹੀ ਭਖਿਆ ਉਹ ਕੰਮ ਕੁ ਹਾਂ ਬਈ ਮੇਰਾ ਕੀ ਹੈ ਮੈਂ ਮਹੀਨੇ ਬਾਅਦ ਫੇਰ ਜ਼ਮਾਨਤ ਕਰਾ ਲਿਆਉਣੀ ਸਿਲਕੀ ਨੇ

ਗੱਲ ਸੁਣ ਰਾਜੇ ਭਾਅ ਜਦੋਂ ਮੇਰਾ ਪ੍ਰਾਹੁਣਾ ਆਇਆ ਸੀ ਇੱਥੇ ਤੂੰ ਉਹਨੂੰ ਵੀ ਇਹੋ ਸਲਾਹਾਂ ਦਿੰਦਾ ਹੈਗਾ, ਸਲਾਵਾਂ ਮੈਂ ਸਵਾਹ ਦੇਣੀਆਂ, ਟੁੱਟਾ ਆਉਂਦਾ ਸੀ ਮੇਰੇ ਕੋਲ, ਲਵਾ ਸਮਾਨ ਲਵਾ ਸਮਾਨ ਨਹੀਂ ਨਹੀਂ ਉਹ ਤਾਂ ਮੈਨੂੰ ਦੱਸਦਾ ਸੀਗਾ ਬਈ ਰਾਜਾ ਭਾਅ ਕਹਿੰਦਾ ਵਾ ਬਈ ਇਹ ਸਮਾਨ